ਇਹਦਾ computer ਦਾ first name ਸੀਗਾ

ਠੀਕ ਆ ਇਹ computer ਨਾਮ ਹੋਗਿਆ ਜੀ computer ਦਾ ਨਾਮ ਸੀ ਇਹ

ਪਹਿਲਾਂ ਤਾਂ computer ਨੇ ਇੱਕ defense engine ਦੇ ਤੋਰ ਤੇ use ਕਰਦੇ ਸੀਗੇ ਨਾਮ ਲੈਂਦੇ ਸੀਗੇ

ਬੱਸ ਉਸ ਤੇ ਬਾਅਦ ਫ਼ੇਰ ਇਸਦਾ ਨਾਮ change ਹੋਗਿਆ ਫੇਰ ਇਸ ਤਰ੍ਹਾਂ ਇਹਦਾ ਨਾਮ ਰੱਖ ਲਿਆ

ਤੇ ਇਹ BMP ਇਹਦਾ ਮਤਲਬ ਹੈ bit map picture

ਦੇਖੋ ਜਦੋਂ ਨਾ ਆਪਾਂ computer ਦੇ ਵਿੱਚ ਨਾ ਇੱਕ paint ਹੁੰਦਾ ਹਾਂਜੀ ਠੀਕ ਆ ਜੀ paint ਦੇ ਵਿੱਚ ਆਪਾਂ ਝੋਂਪੜੀ ਵਗੈਰਾ ਜਾਂ ਕੋਈ ਚੀਜ਼ਾਂ trace ਕਰਦੇ ਹਾਂ drawing ਕਰਦੇ ਹਾਂ

ਜਦੋਂ ਕੋਈ file ਆਪਾਂ ਉਹਦੀ save ਕਰਦੇ ਹਾਂ ਉਹ

bmp ਚ save ਹੁੰਦੀ ਆ ਜੀ ਉਹ

bit map picture ਅੱਛਾ ਜੀ ਠੀਕ ਆ ਮੰਨਲੋ ਚਾਹੇ ਉਹਦੀ extension ਹੋਗੀ ਨਾ

ਜਿਵੇਂ ਆਪਣਾ ਫੋਟੋ click ਕਰਦੇ ਹਾਂ ਉਹਦੀ extension ਹੁੰਦੀ dot JPEG JPEG ਸੁਣਦਾ ਆ ਇਹ ਤਾਂ ਸੁਣਿਆ ਹਾਂ ਜੀ ਕਹਿੰਦੇ ਹੁਣੇ ਆ ਠੀਕ ਏ ਉਸ ਤਰ੍ਹਾਂ ਨਾ BMP ਵੀ ਹੁੰਦਾ ਅੱਛਾ ਜੀ ਠੀਕ ਹੈ bit map picture

ਇੱਕ BPI ਹੁੰਦਾ ਜੀ ਇਹਦਾ ਮਤਲਬ ਹੈ bit per inch ਹਾਂਜੀ ਠੀਕ ਹੈ ਜਦੋਂ ਆਪਣਾ ਵੀ BA BPA ਹੁੰਦਾ ਨਾ bit per inch ਦਾ ਮਤਲਬ ਹੁੰਦਾ ਜਿਹੜੀ ਆਪਣੀ screen ਆ ਨਾ ਠੀਕ ਆ ਜੀ

ਜਿਵੇਂ ਆਪਣਾ ਅਮ monitor ਹੋਗਿਆ LCD ਹੋਗੀ ਜਾਂ LED ਹੋਗੀ

ਠੀਕ ਏ ਜਦੋਂ screen ਤੇ ਕੋਈ ਚੀਜ਼ ਫੋਟੋ show ਕਰਦੀ ਹੈ display ਹੁੰਦੀ ਆ

ਠੀਕ ਆ ਜੀ ਉਹ ਫ਼ੇਰ ਦੇਖਦੇ ਹੁੰਦੇ ਆ ਫੋਟੋ ਹੈ ਕਿੰਨੇ ਇੰਚ ਦੀ ਫੋਟੋ ਹੈ ਕਿੰਨੇ ਕ bit ਦੇ ਵਿੱਚ ਖੁੱਲਣੀ ਹੈ ਕਿੰਨੇ ਵਿੱਚ show ਹੋਣੀ ਏ

ਉਹ ਵੀ ਆਪਣੀ location ਦੇਖਦੀ ਹੁੰਦੀ ਆ ਜਗ੍ਹਾ ਦੇਖਦੀ ਹੁੰਦੀ ਆ ਠੀਕ ਆ ਜੀ ਠੀਕ ਹੈ screen ਦੇ ਉੱਪਰ ਕਿਸ ਤਰ੍ਹਾਂ ਹੁਣ ਜੇ ਤਾਂ ਜਿਆਦਾ bit ਦੀ ਹੈਗੀ ਹੈ ਤਾਂ ਉਹਦੇ ਬਾਰੇ ਕੀ ਹੁੰਦਾ ਫੋਟੋ ਵਧੀਆ quality ਦੀ ਹੁੰਦੀ ਆ ਘੱਟ ਆਲੀ ਹੋਵੇ ਤਾਂ ਘੱਟ ਮਾੜੀ low quality ਦੀ ਆ ਜਾਂਦੀ ਹੈ ਠੀਕ ਠੀਕ

ਅੱਛਿਆ CD ਤਾਂ ਆਪਣੀ ਦੂਸਰੀ ਹੋਗੀ ਜਿਹੜੀ ਆਪਾਂ ਸੀਡੀਆਂ ਦੇਖਦੇ ਹੁੰਦੇ ਸੀ ਕਰਦੇ ਹੁੰਦੇ ਸੀ ਹਾਂਜੀ CD ਦਾ ਮਤਲਬ compact disk ਜੀ compact disk ਹਾਂ ਅੱਛਾ

ਅਹ CPU ਏ ਹੋਗਿਆ ਆਪਣਾ ਉਹ ਜਿਹੜਾ ਡੱਬਾ ਜਾ ਹੁੰਦਾ ਸੀ computer ਦੇ ਨਾਲ ਪਿਆ ਹਾਂਜੀ CPU ਹੁੰਦਾ central processing unit central processing unit ਅੱਛਿਆ ਜੀ ਹਾਂਜੀ ਜਿਹੜਾ CPU central processing unit ਕਿਹਾ ਜਾਂਦਾ ਜੀ ਇਹ ਕਾਹਤੇ ਕਹਿੰਦੇ ਆਂ ਜੀ CPU ਦੇ ਨਾ ਦੋ device ਹੁੰਦੇ ਏ

ਠੀਕ ਹੈ ਇੱਕ input ਹੁੰਦਾ ਇੱਕ output ਹੰਦਾ

input ਨਾਲ command ਸੀ CPU ਨਾਲ ਅੰਦਰ ਜਾਂਦੇ output ਨਾਲ ਬਾਹਰ ਆਉਂਦੀ ਆ

ਠੀਕ ਆ ਹੁਣ ਇਹ input ਤੇ output ਦੋਨਾ ਦੇ ਵਿਚਾਲੇ CPU ਗੱਭੇ ਅੱਛਾ ਜੀ ਠੀਕ ਆ ਤਾਂ ਉਹਨੂੰ central processing unit ਕਹਿਨੇ ਏ

ਤੇ ਇੱਕ ਉਹ CSS ਇਹ ਕੀ ਹੋਇਆ ਜੀ ਇਹ ਹੈਗਾ casting stir sheet

ਠੀਕ ਏ ਇਹ ਜਿਹੜੀ sheet ਹੈ ਹੁੰਦੀ ਹੈ ਨਾ ਜਿੱਦਾਂ ਤੁਸੀਂ ਕੋਈ broadcasting ਬਾਰੇ ਸੁਣਿਆ ਹੋਣਾ ਇਸ ਤਰ੍ਹਾਂ ਦਾ ਹਾਂ broad ਸੁਣਿਆ broadcasting ਹਾਂਜੀ ਠੀਕ ਆ ਨਾ ਇਸ ਤਰ੍ਹਾਂ ਦੀ sheet ਹੁੰਦੀ ਆ ਇਹ ਕਿਸੇ file ਦੇ ਵਿੱਚ ਨਾ ਉਹ software ਚ ਕੰਮ ਹੁੰਦਾ ਉਹਦੇ ਵਿੱਚ ਖੁੱਲਦੀ ਹੁੰਦੀ ਏ ਜਾ ਕੇ ਇਹ

ਠੀਕ ਆ ਜਿਵੇਂ ਆਪਣਾ photoshop ਦੀ ਹੋਗੀ

ਠੀਕ ਆ ਇਸ ਤਰ੍ਹਾਂ ਦੀ ਇੱਕ sheet ਹੁੰਦੀ ਏ ਇਹ

ਠੀਕ ਆ ਜੀ excel ਦੀ ਹੋਗੀ word ਦੀ ਹੋਗੀ power point ਦੀ ਹੋਗੀ ਇਸ ਤਰ੍ਹਾਂ ਦੇ ਅਲੱਗ ਅਲੱਗ ਨਾਮ ਹੁੰਦੇ ਆ ਇਹਦੇ

ਹੋਰ sir

ਹਾਂਜੀ DOS ਦਾ ਮਤਲਬ ਹੁੰਦਾ disk operating

ਜੇ disk operating system ਹੁੰਦਾ ਜਿਵੇਂ ਆਪਣਾ ਨਾ computer ਦੀ window ਵਗੈਰਾ ਹੁੰਦੀ ਆ

ਠੀਕ ਏ ਜਦੋਂ ਆਪਾਂ screen on ਕਰਦੇ ਹਾਂ window ਖੁੱਲਦੀ ਹੁੰਦੀ ਹੈ

ਠੀਕ ਆ window seven window eight window ten ਠੀਕ ਆ ਜੀ

ਠੀਕ ਆ ਜੀ ਇਹਦੇ ਵਿੱਚ ਕੀ ਹੁੰਦਾ ਆ ਨਾ ਪਹਿਲਾਂ ਜਦੋਂ ਸ਼ੁਰਆਤ ਚ computer ਆਇਆ ਨਾ ਜਿੱਦਾਂ ਹੁਣ ਚੱਲ ਰਹੇ ਨੇ ਹੁਣ ਤਾਂ window ਆਗੀ or DOS

ਹਾਂਜੀ ਜੇ ਤੁਸੀਂ ਕਰਨਾ ਤਾਂ ਕਰ ਵੀ ਸਕਦੇ ਆ

ਹਾਂ ਹਾਂ ਤੁਸੀਂ computer ਤੇ start menu ਤੇ ਜਾ ਕੇ ਨਾ ਇੱਕ ਲਿੱਖਣਾ ਹੁੰਦਾ run CMD/initial> ਲਿੱਖਣਾ ਹੁੰਦਾ run ਦੇ ਵਿੱਚ ਜਾ ਕੇ

ਠੀਕ ਆ ਜੀ ਉਹਦੇ ਵਿੱਚ ਕੰਮ ਹੁੰਦਾ DOS ਦਾ

ਠੀਕ ਹੈ ਜਿਹਦੇ ਵਿੱਚ ਨਾ ਹੁਣ ਮੰਨਲੋ ਹੁਣ ਤੁਸੀਂ ਅੱਜਕਲ mouse ਨਾਲ ਆਪਾਂ new folder ਬਣਾਉਣਾ ਆਪਾਂ copy paste ਕਰਨਾ ਉਹ

ਪਰ ਜਿਹੜਾ DOS ਵਿੱਚ ਇੱਦਾਂ ਨੀ ਹੁੰਦਾ ਉਹਦੇ ਵਿੱਚ ਇੱਕ programming ਉਹ type ਕਰਨਾ ਹੁੰਦਾ

ਇੱਕ ਤੁਸੀਂ new folder ਬਣਾਉਣਾ ਤੇ ਇੱਕ program type ਕਰਨਾ ਤਾਂ new folder ਬਣਦਾ

ਠੀਕ ਠੀਕ ਇਕ ਹੁੰਦਾ ਆਪਾਂ ਅਮ ਅਮ BRAM

ਹਾਂਜੀ ਇਹਨੂੰ dynamic random access memory

ਠੀਕ ਹੈ ਜੀ dynamic ਹੁੰਦਾ ਜਿਹੜੀ ਚੀਜ਼ ਸਥਿਰ ਨੀ ਹੁੰਦੀ ਠੀਕ ਆ ਜੀ

ਅੱਛਾ

ਠੀਕ ਏ ਜੀ ਇਹਦਾ ਕੀ ਕੰਮ ਹੁੰਦਾ ਮਤਲਬ ਕੀ ਦੇਖੋ dynamic ਜਿਹੜੀ ਹੁੰਦੀ ਆ ਨਾ ਇਹਦੇ ਵਾਸਤੇ ਜਾਣਨ ਵਾਸਤੇ ਤੇ ਇੱਕ DRAM ਹੁੰਦੀ ਆ ਇੱਕ ਹੁੰਦੀ ਆ SRAM

ਠੀਕ ਹੈ SRAM ਦਾ ਮਤਲਬ static memory ਅੱਛਾ ਜੀ D ਦਾ ਮਤਲਬ ਹੁੰਦਾ dynamic random access memory

ਠੀਕ ਹੈ DRAM ਦੀ memory ਉਹ ਸਥਿਰ ਨੀ ਹੁੰਦੀ ਘੱਟਦੀ ਵੱਧਦੀ ਰਹਿੰਦੀ ਹੈ

static ਹੁੰਦੀ ਆ ਸਥਿਰ ਜੀ ਜਿਹੜੀ ਇੱਕ ਵਾਰੀ ਪਾਤੀ ਪੱਕੀ memory ਹੁੰਦੀ ਜਿਹੜੀ

fix memory ਜਿਨੂੰ ਕਹਿੰਦੇ ਨੇ ਉਹ ਹੁੰਦੀ ਆ

ਠੀਕ ਠੀਕ ਏ ਇਹ DVD ਤਾਂ ਉਹ ਹੋਗੀ CD ਦਾ ਦੂਸਰਾ ਰੂਪ ਹਨਾ ਜੀ ਇਹ ਤਾਂ ਆਪਣਾ ਹਾਂਜੀ DVD ਦਾ ਮਤਲਬ digital video disk

ਹਾਂਜੀ ਹਾਂ digital video disk ਦੇ ਵਿੱਚ ਕੀ ਹੁੰਦਾ ਜਿਹੜੀ CD ਹੁੰਦੀ ਆ CD ਦੀ memory ਹੁੰਦੀ ਆ ਸੱਤ ਸੋ MB

ਤੇ DVD ਹੁੰਦੀ ਆ ਚਾਰ point ਸੱਤ MB

ਮਤਲਬ ਚਾਰ GB ਸੱਤ ਸੋ MB

ਅੱਗੇ EMAIL ਉਹੀ ਹੋਗੀ ਆਪਣਾ

ਹਾਂਜੀ EMAIL electronic mail ਜਿਹੜੀ ਆਪਾਂ phone ਦੇ through ਜਾ computer ਦੇ through ਕਿਸੇ ਨੂੰ ਆਪਾਂ message ਪਾਣੇ ਹਾਂ

ਤੇ ਇਹ ਜਿਹੜੀ ਇਹ ਹੁੰਦੀ ਆ FTP ਹਾਂਜੀ FTP ਮਤਲਬ ਹੁੰਦਾ file transfer protocol

ਹਾਂਜੀ ਹਾਂਜੀ ਜਿਵੇਂ ਮਤਲਬ ਕੇ ਜਿਹੜੀ file ਆਪਾਂ internet internet ਦੇ through ਭੇਜਦੇ ਹਾਂ ਅਮ ਕਿਸੇ ਨੂੰ message ਪਾਤਾ video ਭੇਜਤੀ audio ਭੇਜਤੀ

ਫੋਟੋ ਭੇਜਤੀ ਉਹ FTP ਦੇ through ਜਾਂਦੀ ਹੈ ਜੀ

ਠੀਕ ਹੈ file ਦਾ ਤੁਹਾਨੂੰ ਪਤਾ ਈ ਹੈ ਕਿਸੇ ਵੀ ਚੀਜ਼ ਨੂੰ file ਕਹਿ ਦਿੰਨੇ ਹਾਂ

transfer ਹੁੰਦਾ ਭੇਜਣੀ ਉਹਨੂੰ

protocol ਹੁੰਦਾ ਸਾਂਝ ਵੀ ਦੋ ਚਾਰ ਬੰਦਿਆਂ ਚ ਆਪਾਂ protocol ਕਰਨੀ ਹੈ

ਠੀਕ ਹੈ ਚਾਹੇ single ਬੰਦੇ ਨੂੰ ਭੇਜਦੋ ਚਾਹੇ group ਚ ਭੇਜਦੋ ਉਹਨੂੰ protocol ਕਹਿੰਦੇ ਆ ਠੀਕ

ਜਿਹੜੀ ਆਪਾਂ internet through ਭੇਜਦੇ ਹਾਂ ਉਹਨੂੰ FTP ਦੇ through ਜਾਂਦੀ ਆ ਉਹ ਉਹਨੂੰ FTP ਕਹਿੰਦੇ ਹਾਂ

GB ਦਾ ਮਤਲਬ gigabyte

ਹਾਂਜੀ ਮਤਲਬ KB kilobyte MB ਹੁੰਦਾ megabyte GB ਤਾਂ ਮਤਲਬ gigabyte